ਕੀ ਹੋਇਆ ਸ਼ਿੰਦਰ ਦੀਦੀ ਜੱਸ ਨੂੰ ਨੀਂ

attack ਨਹੀਂ ਹੋ ਗਿਆ ਉਹਨੂੰ ਕੱਲ੍ਹ ਦਾ

ਹਾਂ ਤੇ ਦਾਖਲ ਕਰਾਇਆ ਉਹਨੂੰ ਅਤੇ ਉਹੀ ਮੈਂ ਕਿਹਾ ਉੱਧਰ ਵੀ ਨਹੀਂ ਜਾਇਆ ਗਿਆ, ਉੱਧਰ ਚਾਚੇ ਨੂੰ ਮੈਂ ਸਵੇਰੇ ਵੀ ਪੁੱਛਿਆ ਸੀ ਕਹਿੰਦਾ ਬਈ ਹੁਣ ਤੇ ਠੀਕ ਵਾ

ਅਤੇ ਪਤਾ ਨਹੀਂ ਛੁੱਟੀ ਮਿਲ ਗਈ ਹੈ ਕਿ ਨਹੀਂ

ਜਦੋਂ ਇੱਧਰ ਰੋਟੀ ਖਾ ਕੇ ਇਹਨਾ ਘਰੋਂ ਗਈ ਅਤੇ ਉਹ ਸ਼ਾਲੀ ਹੁਣਾਂ ਬਾਰੇ ਸੋਚੇ ਬਈ ਹਾਏ ਕੁੜੀਆ ਏਦਾਂ ਤਰਲੇ ਲੈਣ ਦੀਆ ਊਂ ਆ ਜਾਊਂ ਆ

ਮੈਨੂੰ ਨਹੀਂ ਫੇਰ ਪਤਾ ਮੈਨੂੰ ਤਾਂ ਹੁਣ ਤੇਰੇ ਕੋਲ ਪਤਾ ਲੱਗਾ ਬਈ ਉਹਨੂੰ ਉਹ ਵੀ ਸਾਨੂੰ ਕੱਲ੍ਹ ਪਿੰਕੀ ਨੇ ਦੱਸਿਆ ਪੂਪੇ ਦੀ ਪਿੰਕੀ ਨੇ ਦੱਸਿਆ ਸਾਨੂੰ ਅਸੀਂ ਰੋਟੀ ਖਾਣ ਨਹੀਂ ਨਾ ਗਏ ਅਸੀਂ ਉਦੋਂ ਜਦੋਂ ਕਬਰਾਂ ਚੋਂ ਆਏ ਨਾ ਹੈ ਨਾ

ਅਤੇ ਇਸ ਤਰ੍ਹਾਂ ਕਰਕੇ ਕਹਿੰਦਾ ਮੰਮੀ ਡੈਡੀ ਵੱਲ ਤੇ ਪਰਗਟ ਤੋਂ ਉੱਠਿਆ ਨਹੀਂ ਗਿਆ ਨਹੀਂ ਕੱਲ੍ਹ,

ਮੈਂ ਤੈਨੂੰ ਦੱਸਣ ਡੇਈ ਕਿ ਅਸੀਂ ਆਏ ਉੱਧਰੋ ਕਬਰਾਂ ਚੋਂ ਅਤੇ ਬਾਅਦ ਵਿੱਚ ਸਾਅਲੀ ਕੇ ਘਰ ਬੱਸ ਉਹ ਮਤਲਬ ਕਿ ਬੇਟੀਆਂ ਕਹਿੰਦੀਆਂ ਸੀ ਨਾ ਬਈ ਬਹਿ ਕੇ ਮਾੜ੍ਹਾ ਜਿਹਾ ਉੱਠ ਖਲੋ ਹੋਇਉ ਹੈ ਨਾ

ਅਤੇ ਫੇਰ ਉਹ ਮਾੜਾ ਜਿਹਾ ਸਾਅਲੀ ਅਹ ਸਾਅਲੀ ਨੂੰ ਘਰ ਲਿਆਏ ਆਪਾਂ ਅਤੇ ਉਹ ਜੇ ਉਹਨੂੰ ਮਾੜਾ ਜਿਹਾ ਫੜ ਕੇ ਤੇ ਉਠਾਲ ਲਿਆ ਤੇ ਫੇਰ ਆਪ ਵੀ ਅਸੀਂ ਉੱਠ ਕੇ ਤੇ ਹੱਥ ਹੁੱਥ ਧੋ ਕੇ ਨਾ ਉਹਨਾ ਦੇ ਘਰੋਂ, ਤੇ ਮੁੜਕੇ ਘਰ ਆ ਗਈਆਂ, ਫੇਰ ਅਸੀਂ ਨਹੀਂ ਗਏ ਰੋਟੀ ਖਾਣ, ਨਹੀਂ ਫੇਰ ਘਰੇ ਰਹੇਂ ਆਹੋ ਮੈਂ ਫੇਰ ਨਹਾ ਨਹੂ ਕੇ ਨਾ, ਅਤੇ ਘਰੇ ਪ੍ਰਿਆ ਨੇ ਮੈਨੂੰ ਰੋਟੀ ਬਣਾ ਦਿੱਤੀ, ਚੋ਼ਲ ਚੂਲ ਚਾਹ ਚੂਹ ਬਣ ਕੇ ਦਿੱਤੀ, ਮੈਂ ਪੀ ਕੇ ਤੇ ਜਿਉਂ ਲੰਮੇ ਪਈ ਦਵਾਈ ਖਾ ਕੇ ਪਈ ਲੰਮੇ ਫੇਰ ਮੈਂੰ ਤੇ ਉੱਠੀ ਤਿੰਨ ਚਾਰ ਵਜੇ

ਬੜਾ BP ਇਉਂ ਜਿਦਾਂ BP low ਹੋਵੇ ਸਰੀਰੀ ਜਿਉਂ ਜਿਦਾਂ ਹੈ ਹੀ ਨਹੀਂ ਕੁਛ ਹਾਂ ਅੜੀਏ ਭਾਈ ਸਬਜ਼ੀ ਵਾਲਾ ਆਇਆ ਸੀ ਉਹ ਤੇ ਮੈਂ ਸਬਜ਼ੀ ਲੈਣੀ ਤੇ ਅਗਾਂਹ ਲੰਘ ਗਿਆ ਉਹ ਬੈਠੀ ਸੀ ਉਹ ਮੁੜਕੇ ਨਹੀਂ ਨਾ ਆਉਂਦਾ ਹੋਣਾ

ਆਂਹੋ ਉਹ ਐਵੇਂ ਡੰਗਰ ਜਿਹਾ

ਨੀ ਇੱਕ ਦਿਨ ਉਹਨੂੰ ਮੈਂ ਆਪਣਾ ਕਿਹਾ ਮੈਂ ਕਿਹਾ ਭਾਅ ਜੀ ਆਹ ਪਤਾ ਨੌ ਸੌ ਰੁਪਏ ਦਾ ਦੋ ਸੌ ਦਾ ਨੋਟ ਚਿੱਟਾ ਦਿੱਤਾ ਕਿ ਮੈਂ ਕਿਹਾ ਹੁਣ ਬਈ ਨਾ ਉਹਨੇ ਵੀਹਾਂ ਦਾ ਨੋਟ ਪਾਟਾ ਜਿਹਾ ਦਿੱਤਾ, ਮੈਂ ਕਿਹਾ ਇਹ ਤੂੰ ਭਾਅ ਜੀ ਮੈਨੂੰ ਚਿੱਟਾ ਜਿਹਾ ਦੇ ਦੇ, ਕਹਿੰਦੇ ਤੁਸੀਂ ਕੀ ਕਰਨਾ, ਮੈਂ ਕਿਹਾ ਜੀ ਤੇਰੇ ਪਾਉਣਾ, ਕਹਿੰਦਾ ਫੇਰ ਰੱਬ ਖੁਸ਼ ਹੋ ਜਾਊਗਾ ਕਹਿੰਦਾ ਰੱਬ ਨੇ ਕਿਹੜਾ ਖਰਚਣੇ ਹੈ, ਕਹਿੰਦਾ ਰੱਬ ਨੇ ਤੇ ਕਿਤੇ ਕਹਿੰਦਾ ਰੱਬ ਨੇ ਕਿਹੜਾ ਖਰਚਣੇ ਹੈ, ਉਹ ਵੀ ਅਗਾੜੀ ਤਿਗਾੜੀ ਦੇ ਦੇਣੇ, ਮੈ ਂਕਿਹਾ ਭਾਈ ਤੇਰਾ ਦਿਮਾਗ ਸਹੀ ਹੈ, ਹੇ ਮੇਰੇ ਮੂੰਹ ਏਦਾਂ ਲੱਗਿਆ ਮੈਂ ਕਿਹਾ ਭਾਈ ਤੇਰਾ ਦਿਮਾਗ ਸਹੀ ਹੈ ਹਾਏ ਨੀਂ ਹੁਣ ਉਹ ਐਵੇਂ ਮੈਨੂੰ ਲੱਗਦਾ mental ਜਿਹਾ ਪਤਾ ਕੀ ਹੋਇਆ ਇੱਕ ਦਿਨ ਮੈਂ ਫੜਾਏ ਇਹਨੂੰ ਪੰਜਾਹ ਰੁਪਈਏ ਹਨਾ ਅਤੇ ਇਹਨੇ ਮੈਨੂੰ ਮੋੜਨੇ ਸੀ ਨਾ ਮੁੜਕੇ ਤੀਹ ਰੁਪਈਏ, ਅਤੇ ਭੈਣਾ ਇਹਨੇ ਮੈਨੂੰ ਇਹ ਇਹਨੇ ਕਿਹਦੇ ਨਾਲ ਇਹਨੇ ਡੇਢ ਸੌ ਰੁਪਇਆ ਮੋੜ ਤਾ, ਮੈਂ ਕਿਹਾ ਹਾਅ, ਹਾਏ, ਮੈਂ ਕਿਹਾ ਭਾਅ ਜੀ ਆਹ ਕੀ ਕੀਤਾ, ਕਹਿੰਦਾ ਕਿਉਂ ਮੈਂ ਕਿਹਾ ਤੈਨੂੰ ਭਰਾਵਾ ਪੰਜਾਹ ਰੁਪਈਏ ਫੜਾ ਆਉਂਦਾ, ਹਾਏ ਤੂੰ ਚੰਗੀ ਕਹਿੰਦਾ ਮੈਨੂੰ ਬਿੱਲ ਵਾਪਸ ਕਰ ਦਿੱਤੇ ਉਹ, ਕਹਿੰਦਾ ਹੋਰ ਕੋਈ ਹੁੰਦੀ ਤਾਂ ਭਾਵੇਂ ਮੈਨੂੰ ਵਾਪਸ ਨਾ ਕਰਦੀ, ਮੈਂ ਕਿਹਾ ਭਰਾ ਅਸੀਂ ਨਹੀਂ ਇਹੋ ਜਿਹੇ ਕੰਮ ਕਾਰ ਕਰਦੇ, ਮੈਂ ਕਿਹਾ ਸਾਡੇ ਜਿਹੜੀ ਮਿਹਨਤ ਦੇ ਸਾਨੂੰ ਐਨੇ ਹੀ ਮਿਲਣ, ਮੈਂ ਕਿਹਾ ਨਾ ਬਸ ਐਨੇ ਵਾਧੂ ਆ ਫੇਰ ਫੇਰ ਦੁਕਾਨ ਦੁਕਾਨ ਤੇ ਜਦੋਂ ਮੈਂ ਲੱਗੀ ਹਨਾ ਤੁਹਾਡੇ ਤੋਂ ਪਹਿਲਾਂ ਨਹੀਂ ਜਾਂਦੇ ਹੁੰਦੇ ਸੀ ਨਾ ਅਤੇ ਭੈਣਾ ਇਹਨਾ ਨੇ ਬੜੇ ਮਖੌਲ ਕਰਨੇ ਤੇ ਮੈਨੂੰ ਕਹਿੰਦਾ ਜੇ ਤੂੰ ਹੈ ਨਹੀਂ ਤਾਂ ਘਰ ਤੇ ਜਾਂਦੀ ਮੈ ਕਿਹਾ ਨਹੀਂ ਮੈਂ ਮੈਂ ਨਹੀਂ ਹੁਣ ਜਾਂਦੀ ਕਹਿੰਦਾ ਕਿਉਂ

ਹਾਏ ਤੂੰ ਸਪਨਾ ਨਾ ਏਦਾਂ ਕਰ, ਇੱਕ ਘਰ ਦਾ ਉੱਪਲਾਂ ਦੇ ਰੱਖ ਲਾ, ਕੰਮ ਹੋਰ ਨਹੀਂ ਉਹ ਮੈਨੂੰ ਅੱਜ ਨਾ ਪੂਜਾ ਭਾਬੀ ਟੱਕਰੀ ਸੀ, ਚੱਲ ਠੀਕ ਹੈ ਫੇਰ ਸ਼ਿੰਦਰ ਦੀਦੀ ਰਾਣੀ ਮੈਂ ਬਾਅਦ ਚ ਕਰਦੀ ਹਾਂ ਚੱਲੋ ਠੀਕ ਠੀਕ ਠੀਕ